ਹਾਂਜੀ ਹਾਂਜੀ

ਕਿਸੇ ਵੀ ਮੈਡਮ ਨੇ ਸਾਰੇ test ਲੈ ਲੇਣੇ ਕੋਈ ਵੀ ਮੈਡਮ ਸਾਰੇ ਸਬਜੈਕਟਾ ਦੀ ਤੇ ਅਸੀਂ ਤਿਆਰੀ ਕਰਕੇ ਰੱਖਣੀ ਐ ਅੱਛਾ ਅੱਛਾ ਜੇ ਉਹਨੂੰ ਸਾਰੇ ਸਬਜੈਕਟਾ ਦੇ Wednesday ਹਰ Wednesday test ਐ ਤੇ monthly ਵਿੱਚ ਤੁਹਾਨੂੰ ਕਿ ਦਿੱਕਤ ਹੋਏਗੀ ਤਿਆਰੀ ਕੀਤੀ ਹੋਈ ਐ ਹਾਂਜੀ ਉਹ ਤੇ ਫੇਰ ਬੱਚੇ ਨੂੰ ਹੋਏਗਾ ਹੀ ਸਾਰਾ ਆਂਦਾ ਹੀ ਹੋਏਗਾ ਕਿਉਂਕਿ ਅਗਰ weekly ਹੋ ਰਿਹਾ ਤੇ ਫਿਰ

ਹਾਂਜੀ ਆਂਦਾ ਹੀ ਹੋਏਗਾ ਹੋਰ ਆਂਦਾ ਹੀ ਹੋਏਗਾ

ਹਾਂਜੀ ਠੀਕ ਐ ਨਾ system systematically ਠੀਕ ਰਹਿੰਦਾ ਨਾ ਬੱਚੇ ਤੇ ਵੀ burden ਨਹੀਂ ਪੈਂਦਾ

tension ਨੀ ਹੁੰਦੀ ਬੱਚੇ ਨੂੰ ਵੀ ਸਭ ਤੋਂ ਵੱਡੀ ਗੱਲ ਐ ਬੱਚੇ ਨੂੰ tension ਨੀ ਹੁੰਦੀ ਨਾ parents ਨੂੰ ਤਾਂ ਹੁੰਦੀ ਐ ਕੀ ਮੈੰ weekly ਤਿਆਰੀ ਕਰਵਾਨੀ ਐ ਤਾਂਕੀ ਉਹਦੀ last ਤੇ exam ਠੀਕ ਰਹਿਣ

ਉਹਦੇ ਵਿੱਚ tuition ਦਾ burden ਨੀ ਰਹਿੰਦਾ

ਤਿਆਰੀ ਕਰਵਾਦੋਗੇ ਤੇ ਫੇਰ tuition ਤੇ ਰੱਟੇ fixation ਕਰਵਾਣ ਵਾਸਤੇ ਤੁਹਾਨੂੰ ਕਿ ਭੇਜਣਾ ਬੱਚੇ ਨੂੰ ਹਾਂ ਫੇਰ tuitions ਦੀ ਲੋੜ ਨੀ ਨਾ ਪੈਂਦੀ

tuition ਤੇ ਇੱਕ ਐ ਹੁੰਦਾ ਕਿ ਕਈ ਬੱਚੇ ਪੜ੍ਹਦੇ ਨੀ ਨਾ ਵੀ ਸਾਨੂੰ sitting ਨੀ ਐ ਉਹਨਾਂ ਨੰ sitting ਦੇਣ ਵਾਸਤੇ ਹੁੰਦੀ ਹੈ ਹਾਂ ਨਾਲੇ ਜਿਹੜੇ ਬੱਚੇ ਘਰ ਨਹੀਂ ਪੜ੍ਹਦੇ ਫੇਰ ਉਹਨਾਂ ਨੂੰ tuition ਹੀ ਚਾਹੀਦੀ ਐ ਹਾਂ ਪਰ ਵੈਸੇ ਤਾਂ ਜਿਹੜੇ ਮਰਜੀ ਹੋਜੇ tuition ਦੇ ਵਿੱਚ ਪੜ੍ਹਾਈ ਕੁੱਛ ਨੀ ਹੁੰਦੀ

ਹੋਰ ਫੇਰ ਕੀ ਸੋਚਿਆ ਇਸ ਤੋਂ ਬਾਅਦ pre nursery ਤੋਂ ਬਾਅਦ nursery ਕਿੱਥੋਂ ਕਰਵਾਨੀ ਐ nursery ਦੇ ਦੋ ਤਿੰਨ ਸਕੂਲ ਦੇਖੇ ਨੇ ਹਜੇ ਤੇ ਮੈਨੂੰ ਕੁੱਛ ਪਸੰਦ ਨੀ ਆਂਦੇ ਪਏ

ਛੋਟੀ ਐ ਨਾ ਹਜੇ ਤੇ ਦੂਰ ਪੈ ਜਾਣਾ ਕਾਫੀ

ਪਰ ਇੱਕ ਗੱਲ ਐ base ਨਾ starting ਤੋਂ ਹੀ ਬਣਦਾ ਸਕੂਲ ਦੇ ਨਾਲ

ਨਹੀਂ ਦੇਖਿਆ ਜਾਏ ਤਾਂ ਤੁਸੀਂ ਵਿੱਚ ਵੀ ਤਾਂ ਜਾਂਦੇ ਹੀ ਹੋ ਨਾ ਬੱਚੇ ਨੂੰ ਲੈਕੇ ਉਹ ਤਾਂ ਸਾਹਮਣੇ ਹੀ ਤਾਂ ਹੈ ਸਕੂਲ ਦੂਸਰਾ MLN ਅੱਛਾ ਉਹਦੇ ਸਾਹਮਣੇ ਵੇ

ਅੱਛਾ ਸਾਨੂੰ ਤੇ ਤੇ ਕਹਿੰਦੇ ਹੋਨਾ ਵੀ ਨਾ ਠੀਕ

ਅੱਛਾ costly ਏ

ਤੇ ਉਹਦੇ ਨਾਲ ਹੀ ਸੜਕ ਪਾਰ ਕਰਕੇ MLN ਸਕੂਲ ਐ ਬਹੁਤ ਵੱਡਾ ਸਕੂਲ ਐ ਅੱਛਾ established ਅੱਛਾ

ਹਮ ਜਰੂਰ ਅਗਰ ਤੁਸੀਂ ਹੁਣੇ ਈ ਇਹਦਾ admission ਉੱਥੇ ਵੱਡੇ ਸਕੂਲ ਵਿਚ ਕਰਵਾਲੋਗੇ ਨਾ ਤਾਂ ਤੁਹਾਨੂੰ ਉਹ ਸੰਤਪੂਰੇ ਦੇ ਨੇੜੇ ਨੀ ਜਾਣਾ ਪਏਗਾ

or ਉਸ ਤੋਂ ਬਾਅਦ sixth ਚ ਜਾਣਾ ਹੀ ਬੱਚਿਆ ਨੇ ਵੱਡੇ ਸਕੂਲ ਈ ਐ ਹਾਂਜੀ ਹਾਂਜੀ

ਹਾਂ

ਦੇਖਦੇ ਆ ਹਜੇ ਤੇ ਸਾਲ ਇਹਨੂੰ ਇੱਥੇ ਹੀ ਲੱਗਣਾ ਹਜੇ ਤੇ ਹਾਂ ਸਾਲ ਈ ਤੁਸੀਂ ਆਪਣਾ ਘੁੰਮ ਸਕਦੇ ਹੋ knowledge gain ਕਰ ਸਕਦੇ ਹੋ ਸਕੂਲਾ ਦੀ ਜਾ ਜਾ ਕੇ

or ਐਸਾ ਕੁੱਛ ਨੀ ਐ ਜਦੋਂ ਮਰਜੀ ਜਾਕੇ ਕੋਈ function ਹੋਏ ਕਿਸੇ ਸਕੂਲ ਵਿੱਚ ਉਹਨਾ ਦੇ parents ਦੇ ਨਾਲ ਜਾਕੇ ਤੁਸੀਂ ਦੇਖ ਸਕਦੇ ਹੋ ਸਕੂਲ ਦੀ activities ਹਾਂਜੀ ਹਾਂਜੀ ਵੈਸੇ ਐ ਕਿਹੜੇ play ਸਕੂਲ ਜਾ ਰਹੀ ਹੈ ਐ ਇੱਥੇ ਬੁੜਿਆ ਚੋਂਕ ਤੇ ਹੈ ਨਾ tender birds okay ਦੇਖਿਆ ਜਾਏ ਤਾਂ ਬੁੜਿਆ ਚੋਂਕ ਤਾਵੀਂ ਕਾਫ਼ੀ ਦੂਰ ਐ ਨੀ ਦੀਦੀ ਸਾਨੂੰ ਇੱਥੋ ਤੇ ਜਿਆਦਾ ਦੂਰ ਨਹੀਂ ਹੈਗਾ ਬਾਕੀ ਵੀ ਦੂਰ ਦੂਰ ਹੀ ਸੀ ਇੱਕ little little wings ਐ ਉਹ ਵੀ ਦੂਰ ਹੀ ਸੀ ਫੇਰ ਉਹ ਬਚਪਨ ਹੈਗਾ ਇੱਕ ਉਹ ਵੀ ਦੂਰ ਹੀ ਸੀ ਸਾਰੇ ਹੀ ਬਸ ਇਹ ਹੈ ਕੀ ਥੋੜਾ ਜਾ ਆਪਣੇ ਏਰੀਏ ਕੋਲ ਕੋਲ ਪੈਂਦਾ ਤੇ ਤਾਂ ਫੇਰ ਮੈਂ ਇੱਥੇ ਹੀ ਕਰਵਾਈ ਸੀ admission ਅਗਰ ਦੇਖਿਆ ਜਾਏ ਤਾਂ ਇੰਨਾ ਹੀ distance ਹੈ ਉਹ distance ਦੇਖਣ ਨੂੰ ਸਾਨੂੰ ਲੱਗਦਾ ਕਿ ਅਸੀਂ ਦੂਸਰੇ ਸ਼ਹਿਰ ਜਾ ਰਹੇ ਹਾਂ ਯਮੁਨਾ ਨਗਰ ਅਹ ਪਰ ਦੇਖਿਆ ਜਾਏ ਬੁੜਿਆ ਸਾਹਿਬ or ਇਹਨਾਂ ਦੋਨਾਂ ਦਾ distance same ਈ ਐ

ਬੁੜਿਆ ਸਾਹਿਬ ਨੀ ਹੈਗਾ ਬੁੜਿਆ ਸਾਹਿਬ ਦਾ ਚੋਂਕ ਆਉਂਦਾ ਨਾ ਜਿਹੜਾ starting ਵਿੱਚ ਇਧਰ ਉੱਥੇ ਹੀ ਹੈ

ਗੱਲ ਉਹੀ ਹੋਈ ਨਾ ਉਹ ਇਸ ਲਈ ਐਵੇਂ ਲੱਗਦਾ ਨਾ ਕਿਉਂਕਿ ਅਸੀਂ ਸ਼ਹਿਰ ਦੇ ਵਿਚ ਹੀ ਘੁੰਮ ਰਹੇ ਹਾਂ ਥੋੜਾ ਜਾ ਸ਼ਹਿਰ ਤੋਂ ਬਾਹਰ ਜਿਆਦਾ ਨੀ ਜਾ ਰਹੇ ਪਰ ਉਹ ਇਸ ਤਰ੍ਹਾਂ ਲੱਗਦਾ ਪਰ ਉਹ ਸੁਣਨ ਨੂੰ ਲੱਗਦਾ ਕੀ ਅਸੀਂ ਅਹ ਯਮੁਨਾ ਨਗਰ ਜਾ ਰਹੇ ਹਾਂ ਪਰ ਵਾਲੇ ਬੱਚੇ ਜਾ ਹੀ ਰਹੇ ਨੇ ਯਮੁਨਾ ਨਗਰ ਹਾਂਜੀ ਹਾਂ ਜਾਂਦੇ ਈ ਨੇ ਉਹ ਬੱਚੇ ਤੇ ਚਲੋ ਕੋਈ ਨੀ discuss ਕਰਨਾ ਫੇਰ ਕਦੇ ਕੋਈ ਲੋੜ ਹੋਈ ਤੇ ਮੈਂ ਮੇਰੇ ਕੋਲ ਆਣਾ ਕੋਈ ਨੀ ਮੈਂ ਤੁਹਾਡੀ help ਕਰਾਂਗੀ ਠੀਕ ਐ ਹਾਂਜੀ ਹਾਂ ਹਾਂਜੀ ਹਾਂਜੀ ਕੋਈ ਨੀ

ਹੈਲੋ

ਹਾਂਜੀ

ਕੀ ਹਾਲ ਆ

ਹੈਲੋ ਹੋਰ ਸੁਣਾ

ਸੱਸੀਕਾਲ ਜੀ, ਕੀ ਹਾਲ ਆ ਆ ਠੀਕ ਆ ਭੈਣ, ਤੂੰ ਸੁਣਾ ਬਸ ਵਧੀਆ ਵਧੀਆ ਭੈਣੇ ਕੁਛ ਨੀ, ਘਰ ਪਰਿਵਾਰ ਦੀ ਸੁਣਾ, ਘਰ ਪਰਿਵਾਰ ਵਧੀਆ ਵਾ,

ਮਾਂ ਪਿਓ ਨਾ ਪੇਕੇ ਆ ਠੀਕ ਆ, ਮਾਂ ਪਿਓ ਨਾ ਪੇਕੇ ਭੈਣਾਂ ਮੇਰੀਏ ਪਿਓ ਤੋਂ ਬਿਨਾ ਕਾਹਦੇ ਪੇਕੇ ਆਹ

ਜਿਨਾ ਚਿਰ ਮਾਂ ਪਿਓ ਓਨਾ ਚਿਰ ਪੇਕੇ ਆਹ ਹੈ ਨੀ, ਹੂਣੀ ਦਿਲ ਕਰਦਾ ਸਪਨਾ ਜਾਣ ਨੂੰ

ਹਮ ਭਰਜਾਈਆਂ ਮੰਨੀਦੀਆਂ ਹੁਣ ਨਾ ਅੱਜਕੱਲ੍ਹ ਦੀ ਕੁੜੀਆਂ ਪਤਾ ਨੀ ਕਿਦਾ ਨੀ ਭੈਣਾਂ ਭਰਜਾਈਆਂ ਨੂੰ ਜਿਨਾ ਚਿਰ ਦਿੰਦੇ ਰਹੋ, ਓਨਾ ਚਿਰ ਚੰਗੀਆਂ ਜਦੋ ਦੇਣਾ ਛੱਡਦੋ ਦਿਓ ਜਾਓ ਹੋਰ ਕੁਛ ਨੀ ਹੇਗਾ ਏਦਾਂ ਹੈ ਅਹ ਹਮ ਆਹੋ, ਇਹ ਤੇ ਗੱਲ ਹੈ। ਆਹੋ, ਜਦੋ ਲੈ ਲੈ ਕੇ ਦੇਈ ਜਾਓ। ਜਿਨਾ ਤੱਕ ਗਲੇ ਆ ਓਨਾ ਚਿਰ ਚੇਤਾ ਰੱਖਦੀਆਂ, ਜਦੋ ਢੇਡ ਚ ਚਲੇ ਜਾਂਦਾ ਓਦੋ ਕਹਿੰਦੀਆਂ ਤੁਸੀਂ ਕੌਣ ਤੇ ਅਸੀਂ ਕੌਣ

ਹਾਂ, ਠੀਕ ਆ ਤੁਸੀਂ ਸਨਾਓ। ਵਧੀਆ ਵਧੀਆ ਹੋਰ ਕੋ ਕਰਦੇ ਨਿਆਣੇ ਕੁਛ ਨੀ ਨਿਆਣੇ ਸੋਗੇ, ਇਹ ਭੀ ਘਰੇ

ਮੈ ਆਖਣ ਢਹੇ ਮੈ ਇਹਨਾ ਨੂੰ ਦੁਪਰੇ ਬੜੀ ਨੀਂਦ ਆਉਂਦੀ। ਤੇ ਇਕ ਰਾਤ ਨੂੰ ਨੀ ਦੁਪੇਰੇ ਕੀ ਸੌਣਾ ਹੁੰਦਾ ਗਰਮੀ ਤਾ ਹੁੰਦੀ ਆ ਏਦੇ

ਐਸ ਵੇਲੇ ਫਿਰ ਵੀ ਠੰਡਾ ਹੁੰਦਾ ਮਾੜਾ ਜਿਹਾ ਦੇਖਦੇ ਰਹਿੰਦੇ ਨਿਆਣੇ ਕਦੀ ਕਿਤੇ ਨੂੰ ਬੱਦਲ ਤੇ ਅੱਜ ਬੜਾ ਹੋਇਆ ਏ, ਵੇਖ ਲੋ ਮੀਹ ਆਦਾ ਕਿ ਨਹੀ ਆਓਗਾ ਬੇਬੇ, ਦਾਥਕੇ ਨੀ ਹੁੰਦੇ, ਬੜੇ ਥਕੇ ਹੁੰਦੇ ਇਦਾ

ਨਿਆਣੇ ਆ ਨਾ ਫਿਰ, ਫਿਰਦੇ-ਤੁਰਦੇ ਰਹਿੰਦੇ ਸਾਰੀ-ਸਾਰੀ ਦਿਹਾੜੀ ਤੇ ਬੱਦਲ ਵੀ ਅੱਜ ਬੜਾ ਹੋਇਆ ਇਨੇ

ਬੜਾ ਬੱਦਲ ਹੋਇਆ ਆ ਵਾ ਭੈਣੇ ਇਧਰ ਤਾ ਚੌਵੀ ਘੰਟੇ ਸੇਕ ਹੀ ਆ ਅਮ ਅਸੀ ਤਾ ਤੈਨੂੰ ਕਿਹਾ ਵੀ ਆਜਾ ਸਾਡੇ ਕੋਲੋਂ ਆ ਸਾਡੇ ਇਧਰ ਬੱਦਲ ਹੋਇਆ ਆ

ਲੱਗ ਹੋ ਕੇ ਆਈ, ਘਰ ਤਾ ਨੀ ਆਈ ਆਹੋ ਫਿਰ ਟੇਅਮ ਬੜਾ ਹੋ ਗਿਆ, ਫਿਰ ਜਾਣਾ ਸਪਨਾ ਲਾਗੋ ਹੀ ਹੋਗੀ, ਸਾਡੇ ਘਰਾਂ ਤੇ ਤਾ ਨੀ ਜਾ ਆਈ ਹਮ

ਤੇ ਜਦੋ AC ਲਾ ਕੇ ਬਹਿ ਜੇਇ ਠੰਡਾ ਹੋ ਜਾਂਦਾ ਕਮਰਾ ਅੱਛਾ l ਅੱਛਾ, ਬਹਿਨ ਹੋ ਜਾਂਦਾ, ਇਹੋ AC ਲਵਾ, ਜਿਹੜਾ ਇਕ ਵਾਰੀ ਬਹਿਨ ਨਾਲ ਠੰਡਾ ਕਮਰਾ ਹੋ ਜਾਂਦਾ।

ਵਾਦੁ ਤੇਰੇ ਕੋਲ ਪੈਸੇ ਹਾਂ ਏਦੇ ਕੋਲ ਪੈਸਾ ਵੇਥੇਰਾ ਵਾ

ਲੈ ਆਪੇ ਕਹਿੰਦੇ ਪੈਸੇ ਬੜੇ, ਤੇ ਮੈ ਕਿਹਾ ਆਜੋ ਫਿਰ ਲਾਜੋ ਫਿਰ ਜਾਂਦਾ ਆ। ਸਪਨਾ ਨਾ ਜਾਂਦਿਆਂ ਲੁਕਾ ਲੈਣੇ ਆ ਸਾਰੇ ਆਹੋ ਵੇਆਵਾ ਦੇ ਵਥੇਰੇ ਆ ਇਹਨਾ ਕਹਿਣਾ, ਇਨੇ ਕਹਿਣਾ ਕਿਤੇ ਸੱਚੀ ਨਾ ਆ ਜਾਣ ਲੈਣ ਛਾਪਾ ਪਵਾਓਨੀ ਆ ਇਨੇ ਦੇ ਤਾ ਪੈਸੇ ਹੈਲੋ ਛਾਪਾ ਹੁਣ ਕਿਥੋਂ ਨੀ ਸਪਨਾ, ਮੈਨੂੰ ਤੇ ਇੱਕ-ਇੱਕ, ਮੈਨੂੰ ਤੇ ਸਪਨਾ ਨੂੰ ਛਾਪਾ ਦੇ ਅੱਦੇ-ਅੱਦੇ ਤੋਲੇ ਦੀ ਵਿਹਾਅ ਕਰਾਊ ਪਹਿਲਾ ਲੱਗ-ਲੱਗ ਫਿਰ

ਕੋਈ ਹੁਣ ਲੋਕਾਂ ਦੇ ਨੀ ਪੁੱਤ ਕਿੰਨਿਆਂ ਨੂੰ ਵਿਆਹੀ ਜਾਏ।

ਪਰ ਇੱਕ ਅਦੇ ਦਾ ਮੁੰਡੇ ਦਾ ਕਰਾ ਦੇ ਆ ਨਾ ਮੁੰਡਾ ਹੋਰ

ਵੇਂਹਦਾ ਕੇ ਹੋਰ ਪਾਸੇ ਆ, ਗੱਲਾਂ ਕੇ ਹੋਰ ਪਾਸੇ ਚੱਲ ਕੋਈ ਨੀ, ਏਦਾ ਨੀ ਕਹਿ ਦਾ, ਮੁੰਡਾ ਤਾ ਹੈ ਕਿ ਨੀ ਉਹ ਤਾ ਦੇਖਾ ਓਹਦੀ ਵਰਗੀ ਚੱਲ ਕੁੜੀ ਏ ਲੱਭ ਦਾਗੇ। ਮੇਨਤੀ ਆ ਨਾ ਏਹੇ

ਆਹੋ ਚੱਲ ਫਿਰ ਠੀਕ ਆ

ਆਹੋ ਕੰਮ-ਕੁਮ ਕਰਦਾ ਵਾ ਵਧੀਆ ਵਾ

ਕੰਮ-ਕੁਮ ਕਰ ਲੈਂਦਾ ਵਾ, ਦੋ ਦਿਨ ਲੈ ਕੇ ਬਹਿ ਜਾਂਦਾ ਵਾ ਆ ਤੈਨੂੰ ਪਤਾ ਅੱਜਕੱਲ੍ਹ ਦੀਆਂ, ਤਾ ਕੰਮਕਾਰ ਲੱਗੇ ਹੋਣ ਤਾ ਵਧੀਆ ਵਾ ਹਮ ਅੱਜਕੱਲ੍ਹ ਦੀ ਕਹਿੰਦੀ ਕੇ ਲੱਗ ਲੱਗ ਪੈਂਦੇ ਕੰਮ ਕਾਰਜ ਨੂੰ ਆਹੋ ਲੱਗ ਪੈਂਦੇ ਆ ਕੇ ਨੀ ਭੈਣਾਂ ਚੰਗਾ ਵਾ ਵਧੀਆ ਵਾ

ਆਹੋ ਮਾੜੀ ਬੁੱਧ ਨੀ ਪੈਂਦੀ ਨਹੀ ਮਾੜੀ ਬੁੱਧ ਪੈਂਦੀ ਕੰਮਕਾਰ ਕਰਦੇ ਹੋਣ, ਨਾ ਮਾੜੀ ਬੁੱਧ ਨੀ ਪੈਂਦੀ। ਇਥੇ ਕਈਆਂ ਨੇ ਕਈ-ਕਈ ਸਲਾਵਾ ਦੇਣੀਆਂ, ਤੇ ਓਥੇ ਕੰਮ ਚ ਰੁਜੇ ਰਹਿਣ ਤੇ ਚੱਲ

ਨਿਆਣੇ ਏਦਾਂ ਕੰਮਕਾਰ ਲੱਗੇ ਰਹਿਣ ਤਾ ਵਧੀਆ ਫਿਰ ਵਧੀਆ

ਨੀ ਆਹੋ, ਨਾਲੇ ਬਾਹਰੋਂ ਲੜ ਲੁੜ ਆਂਦਾ, ਤੇ ਬਾਦਚੋ ਮਾਂ-ਪਿਓ ਦੀ ਵੀ ਲੜਾਈ ਕਰਾਂਦੇ।

ਚਲੋ ਠੀਕ ਆ, ਫਿਰ ਚੰਗਾ

ਚੰਗਾ, ਚੰਗਾ ਨਾਲੇ ਕਹਿੰਦੀ ਮੈਂ ਕੁਆਰੀ ਸਾਰੇ ਆਈਂ ਸੋਚਦੇ ਆ ਕੁਆਰੇ ਸੀ, ਮੈਂ ਵੀ ਆਈਂ ਸੋਚ ਰਹੀ ਆਂ ਕੁਆਰੇ ਈ ਵਿਆਹ ਹੋਗੀ ਇਹ ਕਹਿੰਦੀ ਮੇਰਾ ਵਿਆਹ ਕਾਤੋਂ ਹੋਗਿਆ